ਇਸ ਏਰੀਏ ਦੇ ਵਿੱਚ ਬਹੁਤ ਸਾਰੇ ਦਰਖਤ ਵੀ ਲੱਗੇ ਹੋਏ ਹੈਂ।

ਇੱਸ ਹੌਸਪੀਟਲ ਦੇ ਵਿੱਚ ਬਹੁਤ ਸਾਰੇ ਪੋਸਟਰ ਵੀ ਲੱਗੇ ਹੋਏ ਹੈਂ ਜੋਕਿ ਅੱਸੀਂ ਇੱਸ ਵਿੱਚ ਦੇਖ ਰਹੇ ਹਾਂ।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

ਜੋ ਕਿ ਸਕੂਲ ਬਹੁਤ ਸ਼ਾਂਤ ਜੇ ਏਰੀਏ ਦੇ ਵਿੱਚ ਬਣਿਆ ਹੋਇਆ ਹੈ।

ਜੋਰ ਜੋਰ ਦੀ ਪਾਣੀ ਆ ਰਹਾ ਹੈ ਇਸ ਸਮੁੰਦਰ ਦੇ ਵਿੱਚੋਂ ਬਹੁਤ ਵਧੀਆ।

ਜੋ ਕੀ ਇਸਨੂੰ ਬੜੀ ਨਾਲ ਸਾਫ ਕਰਨਾ ਚਾਹੁੰਦੇ ਹਨ।

ਇੱਸਦੇ ਵਿਚੋਂ ਸਾਨੂੰ ਬੋਹਤ ਸਾਰੇ ਪੇਨ ਪੈਂਸਿਲਸ ਔਰ ਬੁੱਕਸ --

ਏਹ ਇੱਕ ਸ਼ਾਂਤ ਜੇਹੀ ਏਰੀਆ ਬਜਾਰ ਜੇਹਾ ਬਣਿਆ ਹੋਇਆ ਹੈ।

ਇਸ ਵਿੱਚ ਬਹੁਤ ਵਧੀਆ ਜਿਹਾ ਵਿਊ ਬਣ ਰਹਾ ਹੈ ਜੋ ਕਿ ਹਰਿਆਲੀ ਹਰਿਆਲੀ ਦੇ ਨਾਲ ਪਹਾੜੀ ਇਲਾਕਾ ਲੱਗ ਰਿਹਾ ਹੈ।

ਇਸ ਕਿਚਨ ਦੇ ਵਿੱਚ ਅਸੀਂ ਇਕ ਔਵਨ ਵੀ ਲੱਗਾ ਦੇਖ ਰਹੇ ਹਾਂ।

ਜਿਸ ਏਰੀਆ ਦੇ ਵਿੱਚ ਵੱਖ ਵੱਖ ਜਾਲ ਦੇ ਵਿੱਚ--

ਜਿਨ੍ਹਾਂ ਨੂੰ ਕਟ ਕੇ ਬਹੁਤ ਵਧੀਆ ਸ਼ੇਪ ਬਣਾਈ ਹੋਈ ਹੈ।

ਡੱਕ ਲੱਗੇ ਹੋਏ ਹੈ ਜੋ ਕਿ ਬਹੁਤ ਸ਼ਾਂਤ ਜਿਹਾ ਏਰੀਆ ਬਣਿਆ ਹੋਇਆ ਹੈ।

ਇਹ ਇੱਕ ਘਰ ਦਾ ਏਰੀਆ ਹੈ ਜਿਸ ਘਰ ਵਿੱਚ--

ਬਹੁਤ ਸੋਹਣੀ ਪੇਂਟਿੰਗ ਬਣਾ ਰਹੇ ਹਨ ਇਕ ਅਧਿਆਪਿਕਾ ਇਸ ਲਾਗੇ ਖੜੇ ਹੋ ਕਰ--

ਸੁਨਸਾਨ ਜਾ ਏਰੀਆ ਬਣਿਆ ਹੋਇਆ ਹੈ ਜਿਸ ਵਿੱਚ ਸਾਨੂੰ ਸਨ ਸੈਟ ਛਿਪਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਿੱਚ ਇੱਕ--